ਹਾਂਜੀ ਉਹਨਾ ਨੇ ਫ਼ੇਰ ਲੋਕਾਂ ਨੇ ਵੀ ਪਸੰਦ ਨੀ ਕੀਤਾ ਉਹ ਲੋਕਾਂ ਨੇ ਵੀ ਪਸੰਦ ਨੀ ਕੀਤਾ ਉਹਨਾ ਨੂੰ ਚਰਨਜੀਤ ਸਿੰਘ ਚੰਨੀ ਨੂੰ ਫ਼ੇਰ ਆਮ ਆਦਮੀ ਪਾਰਟੀ ਨੂੰ ਵੀ ਮੋਕਾ ਦਿੱਤਾ ਸੀ ਪਰ ਕਹਿੰਦੇ ਨੇ ਹੁਣ ਜਿਹੜੀ government ਆਈ ਹੈ ਬਹੁਤ ਕੀ ਬਹੁਤ level ਤੇ national level ਤੇ ਕੰਮ ਹੋ ਰਹੇ ਨੇ ਪੰਜਾਬ ਚ government ਜੇ ਦੇਖਿਆ ਜਾਵੇ ਤਾਂ education system ਨੀ ਬਿਲਕੁਲ ਨੀ provide ਕਰ ਰਹੀ ਵਧੀਆ ਤੇ ਆਪਣੇ ਜਿਵੇਂ ਅੱਜਕਲ ਦੇ ਬੱਚੇ ਸਾਰੇ ਦੇਖਿਆ ਜਾਵੇ ਤਾਂ ਬਾਹਰ ਜਾ ਰਹੇ ਨੇ abroad ਵੱਲ ਜਾ ਰਹੇ ਨੇ ਉੱਥੇ ਜਾ ਕੇ set ਹੋ ਰਹੇ ਨੇ ਕਿਉਂਕਿ ਉੱਥੋਂ ਦੀ ਜਿਹੜੀ government ਹੈ ਉਹ ਬਹੁਤ ਵਧੀਆ ਉੱਥੇ ਦੀ ਅਮ ਵਧੀਆ job ਮਿਲਦੀ ਹੈ ਵਧੀਆ education ਮਿਲਦੀ ਹੈ environment ਬਹੁਤ ਵਧੀਆ ਮਿਲਦਾ ਉਹਨਾ ਨੂੰ ਬਾਹਰ

ਹਾਂਜੀ ਉਹ ਤਾਂ ਥੋੜੀ ਗੱਲ ਬਿਲਕੁਲ ਠੀਕ ਹੈ ਪਰ ਦੇਖੋ ਹਰ ਇੱਕ ਨਾ ਹਰ ਇੱਕ ਦੇ ਪਹਿਲੂ ਦੇ ਪਹਿਲੂ ਦੇ ਦੋ ਹੁੰਦੇ ਨੇ ਸਿੱਕੇ ਤੁਸੀਂ ਮੰਨਲੋ ਕੀ government ਉਰੇ ਵੀ ਬਹੁਤ ਅੱਛੀ ਆ ਹੁਣ ਦੇਖੋ ਤੁਸੀਂ job ਵੀ provide ਕਰ ਰਹੀ ਆ ਦੇਖੋ ਜਿਹਨਾ ਨੇ abroad ਜਾਣਾ abroad ਵੀ ਆ ਉੱਥੇ ਦੇ system ਵਧੀਆ ਨੇ ਕਿਤੇ ਉਰੇ ਵੀ system ਹੁੰਦਾ time ਲੱਗੂਦਾ ਜੀ update ਹੋਣ ਨੂੰ ਕਿਉਂਕਿ ਜੋ ਪਹਿਲੀਆਂ ਸਰਕਾਰਾਂ ਸੀਗੀਆਂ ਉਹਨਾ ਦੇ ਆਪਣੇ system ਸੀਗੇ ਹੁਣ ਜਿਹੜੀ ਨਵੀਂ government ਆਈ ਹੈ ਉਹ ਦੇਖੋ ਤੁਸੀਂ ਵੀ ਕਿੰਨੀ ਵਧੀਆ health ਤੇ ਉਹ ਚੱਕਦੀ ਹੈ ਕਦਮ ਚੱਕ ਰਹੀ ਆ ਠੀਕ ਆ ਜੀ ਅਮ ਫ਼ੇਰ education ਤੇ ਦੇਖੋ new government jobs ਕਿੰਨੀਆ provide ਕਰ ਰਹੇ ਨੇ ਹਾਂ ਇਹ ਤਾਂ ਹੈ ਹੀ ਹੈ ਬਿਲਕੁਲ ਮੈਂ ਦੇਖਿਆ ਕੁਛ ਥੋੜਾ ਬਹੁਤਾ ਫਰਕ ਪਿਆ ਪਹਿਲੇ ਨਾਲੋਂ ਪਰ ਇੰਨਾ ਨੀ ਜਿਆਦਾ ਮੈਨੂੰ ਫਰਕ ਲੱਗਿਆ ਜਿਵੇ ਅਮ ਅਮ government ਦਾ ਹਨਾ politics ਬਹੁਤ ਜਿਆਦਾ ਹੋਗੀ ਅਮ ਹੁਣ ਦੇ ਆਪਣੇ

ਦੇਖੋ ਉਹ ਤਾਂ ਪਹਿਲੇ system ਖਰਾਬ ਹੋਏ ਉਹਨਾ ਨੂੰ ਵੀ time ਹੁੰਦੇ ਹੁੰਦੇ set ਹੁੰਦੇ ਹੁੰਦੇ time ਲੱਗਦਾ ਹੁੰਦਾ ਬਿਲਕੁਲ awareness ਤੇ government ਆਉਗੀ time ਲੱਗੂਗਾ ਪਰ ਹਰ ਇੱਕ ਚੀਜ਼ ਵਧੀਆ ਹੋਜੂਗੀ ਉਹ but time ਨਾਲ ਅੱਜਕਲ ਦੀ government ਵੱਲ ਜੇ ਦੇਖਿਆ ਜਾਵੇ ਤਾਂ ਲੜਾਈਆਂ ਵੀ ਬਹੁਤ ਹੋ ਰਹੀਆਂ ਨੇ ਤੇ ਅਮ ਬਹੁਤ ਜਿਆਦਾ ਚੋਰੀਆਂ ਵਧ ਚੁੱਕੀਆਂ ਨੇ ਜਿਵੇਂ ਕੇ ਹੁਣ news ਸੁਣੀ ਦੀ ਆ ਪੰਜਾਬ ਬਾਰੇ ਲੋਕੀ ਪਤਾ ਨੀ ਕਿਉਂ ਪਰ indian government ਅਮ ਮਤਲਬ ਪੰਜਾਬ ਦੀ government ਨੂੰ ਛੱਡ ਕੇ ਜਾ ਰਹੇ ਆ ਦੇਸ਼ ਛੱਡ ਕੇ ਲੋਕੀ ਜਾ ਰਹੇ ਨੇ ਬਾਹਰ

ਅੱਜਕਲ ਦੇ ਅਮ ਜਿਵੇਂ ਮੈਂ ਪਿੱਛੇ ਖਾਣੀ ਸੁਣ ਰਿਹਾ ਸੀਗਾ news ਪੜ੍ਹ ਰਿਹਾ ਸੀਗਾ ਕੀ ਅਮ ਕੋਈ ਜਾ ਰਿਹਾ ਸੀਗਾ ਦੋ ladies ਜਾ ਰਹੀਆਂ ਸੀਗੀਆਂ ਤੇ ਪਿੱਛੋ bike ਵਾਲਾ ਆਇਆ ਉਹਨਾ ਦੀ ਸੋਨੇ ਦੀ ਚੇਨੀ ਖਿੱਚ ਕੇ ਲੈ ਗਿਆ

harassment ਹੋਈ ਜੇ government ਨੂੰ ਦੇਖਿਆ ਜਾਵੇ ਤਾਂ ਕੁੱਝ ਵੀ ਨਹੀਂ ਕੀਤਾ ਉਹਨਾ ਬਾਰੇ ਉਹ compliant ਵੀ I think ਲਿਖਵਾ ਕੇ ਆਈਆਂ

ladies ਪੁਲਸ ਥਾਣੇ ਚ ਜਾ ਕੇ ਪਰ ਮੇਰੇ ਖਿਆਲ ਨਾਲ ਉਹ ਬੱਸ compliant ਲਿਖਦੇ ਨੇ ਪੁਲਸ ਵਾਲੇ ਉਹਤੋਂ ਬਾਅਦ ਕੋਈ ਵੀ ਅੱਗੇ action ਨੀ ਲਿੱਤਾ ਜਾਂਦਾ ਉਹਨਾ ਦੇ ਖਿਲਾਫ਼ ਚੋਰਾਂ ਦੇ ਖਿਲਾਫ਼ ਨਾ ਚੋਰ ਬਾਅਦ ਚੋੰ ਫੜੇ ਜਾਂਦੇ ਆਂ ਨਾ ਕੁੱਝ ਹੁੰਦਾ

ਤੁਹਾਡਾ ਕੀ ਖਿਆਲ ਵੈਸੇ ਜੇ ਦੇਖਿਆ ਜਾਵੇ ਤਾਂ ਦੇਖੋ ਜੀ ਮੇਰਾ ਤਾਂ ਖਿਆਲ ਇਹ ਹੈ ਇਹ ਲਾਲੋ ਜੋ ਆਪਾਂ ਪਹਿਲੇ vision ਦੇਖ ਸਕਦੇ ਹਾਂ ਜੋ ਪੁਰਾਣੀਆਂ government ਸੀ ਚਾਹੇ ਸ਼੍ਰੋਮਣੀ ਅਕਾਲੀ ਦਲ ਸੀ ਚਾਹੇ ਕਾੰਗ੍ਰੇਸ ਸੀਗੀ ਚਾਹੇ ਚੰਨੀ ਸਰਕਾਰ ਸੀਗੀ ਉਹ ਵੀ ਕਾੰਗ੍ਰੇਸ ਹੀ ਸੀਗੀ ਉਹਨਾ ਨਾਲੋਂ ਹੁਣ ਜਿਹੜੀ new ਆਈ ਹੈ ਉਹ better ਹੈ ਕਿਉਂ better ਹੈ ਕਿਉਂਕਿ ਹੁਣ ਤੁਸੀਂ ਦੇਖੋ ਹਰ solution ਦਾ ਹਰ ਉਹਦਾ solution ਹੋ ਰਿਹਾ ਹਰ ਇੱਕ ਚੀਜ਼ ਦਾ solution ਹੋ ਰਿਹਾ ਹਰ ਇੱਕ ਗਲ ਦਾ solution ਹੋ ਰਿਹਾ ਪਰ ਹੁਣ ਜਿਹੜੇ ਹੂਣ ਕਰਕੇ ਗਏ ਨੇ system ਨੂੰ ਖਰਾਬ ਤੇ ਉਹਨੂੰ ਹੁੰਦੇ ਹੁੰਦੇ ਦੇਖੋ update ਕਰਨ ਨੂੰ ਤਾਂ time ਲੱਗਦਾ

time ਤਾਂ ਥੋੜਾ ਜਾ

ਹਾਂਜੀ ਹਾਂ time ਤਾਂ ਲੈਣਗੀਆਂ ਦੇਖੋ ਜੀ ਹੁਣ ਕੇਪਟਨ ਸੀਗਾ ਆਪਣੇ time ਚ ਉਹ ਆਪਣੇ ਆਪ ਚ system ਕਰ ਗਿਆ ਪਰ ਉਹ ਦੇਖੋ ਜੀ ਇੱਕ ਗੱਲ ਦੇਖਣ ਆਲੀ ਹੈ

ਕੀ ਆਪਣੇ ਇੱਕ ਫਾਰਮ house ਚ ਰਹਿੰਦੇ ਸੀਗੇ ਪਰ ਇਹ ਦੇਖੋ ਜਿਹੜਾ CM ਆਪਣਾ ਜਿਹੜਾ new face ਹੈ ਉਹ ਦੇਖੋ ਕਿਵੇਂ ਲੋਕਾਂ ਦੇ ਵਿੱਚ ਆ ਕੇ ਮੁਲਾਕਾਤ ਕਰ ਰਿਹਾ ਕਿਵੇਂ ਲੋਕਾਂ ਦੀਆਂ

ਮੁਸ਼ਕਿਲਾਂ ਸੁਣ ਰਿਹਾ ਜਿਵੇਂ ਤੁਸੀਂ ਹੁਣ ਦੇਖੋ ਇੱਕ ਪਿੱਛੇ ਜੇ ਨੂੰ ਇਹਨਾ ਦਾ ਇੱਕ ਉਹ ਸੀਗਾ ਕੇਬਿਨੇਟ ਮੰਤਰੀ

ਕਹਿਣ ਦਾ ਭਾਵ ਹੈ ਕੀ ਕੁੱਝ ਲੱਗਦਾ ਹੈ ਕੀ eighty percent ਲੱਗਦਾ ਵੀ government best ਹੈ ਕੀ time ਨਾਲ ਬਹੁਤ ਜਿਆਦਾ ਵਧੀਆ upgrade ਹੋਜੂਗੀ ਪੰਜਾਬ ਚ ਪਰ ਜੇ ਮੈਂ ਅਮ ਗੱਲ ਕਰਾਂ ਕੇਪਟਨ ਅਮਰਿੰਦਰ ਸਿੰਘ ਦੀ ਤਾਂ ਉਹਨਾ ਨੇ ਅਮ ਆਪਣੇ ਉਸ ਕਾਰਨ ਜੋ ਉਹਨਾ ਨੇ ਆਪਣੇ time ਚ ਕੀਤੀ ਸੀ politics ਕੀਤੀ ਸੀਗੀ ਜੋ ਵੀ ਕੀਤਾ ਸੀਗਾ ਉਸ ਕਾਰਨ ਉਹ ਕਾਰਨ ਉਹ ਹੁਣ ਮੋਦੀ ਨਾਲ ਗਠਬੰਧਨ ਕਰ ਰਹੇ ਨੇ ਮੋਦੀ ਸਰਕਾਰ ਵਿੱਚ ਜਾ ਰਹੇ ਨੇ BJP ਸਰਕਾਰ ਵਿੱਚ ਜਾ ਰਹੇ ਨੇ ਉਹ ਉਹਨਾ ਦੇ ਸਾਰੇ minister ਹੋਗੇ ਕੈਪਟਨ ਅਮਰਿੰਦਰ ਸਿੰਘ ਆਪ ਵੀ ਹੋਗੇ ਦੇਖਿਆ ਜਾਵੇ ਇਹ ਇੱਕ ਤਰ੍ਹਾਂ ਨਾਲ politics ਹੀ ਹੋਗੀ ਨਾ ਕੀਤਾ ਤਾਂ ਉਹਨਾਂ ਨੇ ਧੋਖਾ ਹੀ ਆ ਪੰਜਾਬ ਆਲੇ

ਹਾਂਜੀ ਉਹ ਤਾਂ ਪਤਾ ਹੀ ਹੈ ਜੀ ਉਹ ਤਾਂ ਬਿਲਕੁਲ ਪਤਾ ਹੀ ਹੈ ਜੀ ਵੀ ਧੋਖਾ ਹੀ ਕੀਤਾ ਜੀ ਹੁਣ ਤੁਸੀਂ BJP ਚ ਜਾ ਰਹੇ ਨੇ ਹੈਗੇ ਇਹ ਤਾਂ ਗੱਲ ਠੀਕ ਹੈ ਜੀ ਕਿਉਂਕਿ ਉਹਨਾ ਨੂੰ ing ਆਪਣਾ ਵੀ ਡਰ ਹੈ ਜੀ ਕਿਤੇ ਜੋ ਅਸੀਂ ਕਰਕੇ ਗਏ ਹਾਂ ਉਹ ਵੀ ਨਾ ਹੋਜੇ ਹੁਣ ਜੋ new government ਆਈ ਹੈ ਆਪਣੇ decision ਲੈ ਰਹੀ ਹੈ ਉਹ ਆਪਣੇ ਆਪ ਕਿਉਂਕਿ ਤੁਸੀਂ ਇੱਕ ਦੋ ਮੰਤਰੀ ਵੀ ਦੇਖੇ ਹੋਣੇ ਉਹਨਾ ਦੇ ਵੀ ਜਿਵੇਂ ਹੁਣ ਆਪਣੇ ਉਹ ਸੀਗੇ ਉਹ ਵੀਜ਼ੀ vigilance ਦੇ under ਆਗੇ ਕਈਆਂ ਦੇ ਉਹਨਾ ਦੇ ਵੀ enquiry ਹੋ ਰਹੀਆਂ ਹੈਗੀਆਂ ਉਹਨਾ ਦੇ ਵੀ

ਹਾਂਜੀ ਮੈਂ ਬਿਲਕੁਲ ਸਮਝ ਸਕਦਾ ਤੁਹਾਡੀ ਗੱਲ ਪਰ ਅਮ ਆਮ ਆਦਮੀ ਪਾਰਟੀ ਬਾਰੇ ਵੀ ਜੇ ਅਸੀਂ ਗੱਲ ਕਰੀਏ ਤਾਂ ਮੈਨੂੰ ਲੱਗਦਾ ਨੀ ਕੇ ਇੰਨੀ strong government ਹੈਗੀ ਹੈ ਕਿਉਂਕਿ